ਪਰ ਨਹੀਂ ਤੈਨੂੰ ਤੇ ਮੈਂ ਨਫ਼ਰਤ ਕਰਦੀ ਹਾਂ ਤੈਨੂੰ ਜਿਹਨੇ ਮੇਰੀ ਜ਼ਿੰਦਗੀ ਹੋਂਕੇ ਨਾਲ ਭਰ ਦਿੱਤੀ, ਪਿਤਾ ਜੀ ਪੰਜਾਹ ਹਜ਼ਾਰ ਕਿੱਥੋਂ ਪੈਦਾ ਕਰਦੇ ਇਮਾਨਦਾਰ ਬੰਦੇ ਨੂੰ ਤਾਂ ਅੱਜ ਕੱਲ੍ਹ ਰੋਟੀ ਦਾ ਸੰਸਾ ਬਣਿਆ ਰਹਿੰਦਾ ਹੈ ਉਹ ਖੋਹੀ ਖੋਹੀ ਆਪਣੀ ਧੀ ਨੂੰ ਅਮ੍ਰਿਤਾ ਦੀਆਂ ਇਹ ਲਾਇਨਾਂ ਗੁਣਗੁਣਾ ਕੇ ਸੁਣਾਂਦੀ ਸਾਰੀ ਰੰਗ ਜਿਮੀ ਤੇ ਡੁਲੇ ਦੋਵੇਂ ਤਲੀਆਂ ਖਾਲੀ

ਪਰ ਅੱਖਾਂ ਉਹਨਾਂ ਦੀਆਂ ਵਿੱਚ ਉਦਰੇਵਾਂ ਭਰਿਆ ਰਹਿੰਦਾ ਸੀ ਬੇਟੀ ਤੂੰ ਦਸ ਤੈਨੂੰ ਕੀ ਘਾਟ ਹੈ ਇੱਕ ਦਿਨ ਉਹਨਾਂ ਪੁੱਛਿਆ ਮੈਨੂੰ ਕੀ ਘਾਟ ਹੋ ਸਕਦੀ ਹੈ ਕੁਛ ਵੀ ਨਹੀਂ ਜਿਹਨੂੰ ਚੰਗੀ ਰੋਟੀ ਕੱਪੜਾ ਮਿਲਦਾ ਰਹੇ ਉਹਨੂੰ ਹੋਰ ਭਲਾ ਕੀ ਚਾਹੀਦਾ ਹੈ ਧੀ ਦੀ ਉਦਾਸ ਮੁਸਕਰਾਹਟ ਵਿੱਚੋਂ ਇਹ ਜਵਾਬ ਸੁਣਕੇ ਪਿਤਾ ਜੀ ਮੱਥਾ ਫੜਕੇ ਬੈਠ ਗਏ ਮੈਂ ਪਿਤਾ ਜੀ ਨੌਕਰੀ ਲਈ ਅਰਜ਼ੀ ਭੇਜ ਦਿਆਂ, ਇੱਕ ਦਿਨ ਧੀ ਨੇ ਦੱਸਿਆ ਬੇਟੀ ਮੇਰੀ ਹੁੰਦੇ ਇਹ ਕਿਉਂ ਸੋਚਦੀ ਹੈ, ਹੁਣ ਤਾਂ ਰੱਬ ਨੇ ਆਪਾਂ ਨੂੰ ਬਥੇਰਾ ਕੁੱਝ ਦੇ ਰੱਖਿਆ ਹੈ ਉੰਞ ਵੀ ਇਕੱਲੀ ਤੂੰ ਬਾਹਰ ਕਿਵੇਂ ਰਹੇਂਗੀ ਉਹਨਾਂ ਚਿੰਤਾਪੁਰ ਮੂੰਹ ਨਾਲ ਆਖਿਆ ਇਕੱਲਿਆਂ ਜਿਹਨੇ ਸਾਰੀ ਜ਼ਿੰਦਗੀ ਲੰਘਾਣੀ ਹੋਵੇ, ਉਹਨੂੰ ਇਕੱਲਾ ਰਹਿਣ ਤੋਂ ਘਬਰਾਹਟ ਕਾਹਦੀ ਪਿਤਾ ਜੀ ਬੇਟੀ ਤੂੰ ਹਾਂ ਕਰ ਮੈਂ ਆਥਣ ਤੋਂ ਪਹਿਲਾਂ ਪਹਿਲਾਂ ਦਸ ਮੁੰਡੇ ਲੱਭ ਦਿਆਂ, ਅੱਜ ਆਪਣੇ ਕਾਹਦਾ ਘਾਟਾ ਹੈ, ਨਹੀਂ ਪਿਤਾ ਜੀ ਨਹੀਂ ਨਹੀਂ ਧੀ ਨੇ ਤਿਲ ਮਿਲਾ ਕੇ ਜ਼ਵਾਬ ਦਿੱਤਾ ਨੌਕਰੀ ਮੈਂ ਕਰ ਲਈ ਇੱਕ ਰੁਝੇਵਾਂ ਲੱਭ ਪਿਆ, ਤੇ ਇਹਨੂੰ ਲੋਕਾਂ ਦੱਸਿਆ ਤੂੰ ਮੈਨੂੰ ਯਾਦ ਕਰਦਾ ਹੈਂ ਬਹੁਤੀ ਸ਼ਰਾਬ ਪੀਣ ਮਗਰੋਂ, ਆਪ ਮੁਹਾਰੇ ਤੂੰ ਮੇਰੀਆਂ ਗੱਲਾਂ ਕਰਨ ਲੱਗ ਜਾਂਦਾ ਹੈ, ਪਰ ਮੈਨੂੰ ਲੱਗਿਆ ਖ਼ਬਰੇ ਮੇਰੀ ਵਕਤ ਦੀ ਕੋਈ ਕੰਨੀ ਖਿਸਕ ਗਈ ਹੋਵੇ ਤੇ ਸਾਂਭ ਸਾਂਭ ਲੁਕੋ ਲੁਕੋ ਰੱਖੀਆਂ ਯਾਦਾਂ ਇਹਨਾਂ ਢੱਕ ਲਈਆਂ ਹੋਣ ਤਦ ਹੀ ਮਖੋਲ ਕਰਦੇ ਨੇ। ਤੂੰ ਜਿਵੇਂ ਮੇਰੀ ਨਹੀਂ ਸਗੋਂ ਪੰਜਾਹ ਹਜ਼ਾਰ ਦੀ ਲੋੜ ਸੀ ਭਲਾ ਕਦੋਂ ਮੈਨੂੰ ਯਾਦ ਕਰੇਂਗਾ, ਬਚਪਨ ਵਿੱਚ ਮੈਂ ਤੈਨੂੰ ਤੱਕਿਆ ਤੇ ਤੱਕਦਿਆਂ ਮੁਸਕਰਾ ਪਈ ਕੋਈ ਇਸ਼ਾਰਾ ਕੀਤਾ ਮੈਂ ਸ਼ਰਮਾ ਗਈ, ਤੂੰ ਬਾਹਰ ਪੜ੍ਹਨ ਚਲਿਆ ਗਿਆ, ਮੈਂ ਸੁਪਨਿਆਂ ਵਿੱਚ ਤੇਰਾਂ ਮੂੰਹ ਚਿਤਾਰਦੀ ਰਹੀ, ਅਭੁੱਲ ਹੀ ਮੈਂ ਤੇਰੇ ਨਾਲ ਲੰਮੀਆਂ ਸਾਂਝਾ ਪਾ ਲਈਆਂ। ਤੂੰ ਪਰਤ ਆਇਆ ਮੇਰੇ ਭਾਣੇ ਬਹਾਰ ਆ ਗਈ, ਤੂੰ ਮੁਸਕਰਾਇਆ ਮੇਰੀ ਫ਼ਿਜ਼ਾ ਮੁਸਕਰਾ ਪਈ ਕੋਈ ਦੀਵਾਰ ਸਾਡੇ ਵਿਚਕਾਰ ਨਹੀਂ ਸੀ ਬਾਂਹ ਵਧਾ ਕੇ ਤੂੰ ਮੈਨੂੰ ਸਾਰੀ ਦੀ ਸਾਰੀ ਨੂੰ ਵਲ ਸਕਦਾ ਸੈ। ਮੇਰੀ ਕੁਆਰੀ ਕਲਪਨਾ ਨੇ ਉੱਚੀ ਉਡਾਰੀਆਂ ਮਾਰੀਆਂ ਤੇਰੇ ਨਾਲ ਮੈਂ ਚੰਨਾ ਤਾਰਿਆਂ ਦੀ ਦੁਨੀਆਂ ਗਾਹ ਛੱਡੀ, ਅਨੇਕਾਂ ਸੁਨਿਹਰੀ ਸੁਪਨੇ ਮੇਰੀਆਂ ਅੱਖਾਂ ਵਿੱਚ ਆ ਖਲੋਤੇ, ਉਸੇ ਵੇਲੇ ਮੈਨੂੰ ਡਰ ਜਿਹਾ ਲੱਗਿਆ ਕਿ ਇੰਨੀ ਖ਼ੁਸ਼ੀ ਮੇਰੀ ਕਿਸਮਤ ਵਿੱਚ ਨਹੀਂ, ਖ਼ੁਸ਼ੀ ਨਾਲ ਮੈਂ ਝੱਲੀ ਹੁੰਦੀ ਜਾ ਰਹੀ ਸਾਂ ਤੇ ਫਿਰ ਫਿਰ ਮੈਂ ਸੁਣਿਆ ਤੇਰੇ ਘਰਦਿਆਂ ਪੰਜਾਹ ਹਜ਼ਾਰ ਰੁਪਏ ਦੀ ਮੰਗ ਕੀਤੀ ਹੈ ਮੈਨੂੰ ਇਤਬਾਰ ਨਾ ਆਇਆ। ਪਿਤਾ ਜੀ ਸਿਰ ਫੜਕੇ ਬੈਠ ਗਏ, ਦੁਨੀਆਂ ਵਿੱਚ ਹੋਰ ਮੁੰਡਿਆਂ ਦਾ ਕਿਤੇ ਅਕਾਲ ਪੈ ਗਿਆ, ਜਿਹੜਾ ਹੁਣੇ ਪੰਜਾਹ ਹਜ਼ਾਰ ਮੰਗਦਾ ਹੈ ਉਹਨੇ ਅਗਾਂਹ ਕੀ ਰੰਗ ਲਾਉਣਾ ਹੈ, ਛੱਡੋ ਖਹਿੜਾ ਕਾਹਨੂੰ ਝੁਰਦੇ ਹੋ ਆਪੇ ਮਿਲ ਜਾਊ ਜਿਹੜਾ ਧੀ ਦੇ ਕਰਮਾਂ ਵਿੱਚ ਹੋਇਆ ਮਾਂ ਜੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਰਸ਼ਤੇ ਨਿਖੜ ਗਏ, ਸਾਂਝਾਂ ਟੁੱਟ ਗਈਆਂ, ਤੇਰਾ ਮੂੰਹ ਪਰਾਇਆ ਹੋ ਗਿਆ। ਵਰ੍ਹਿਆਂ ਦੇ ਵਰ੍ਹੇ ਲੰਘ ਗਏ ਫਿਰ ਅੱਜ ਜਦੋਂ ਦੋ ਸੌ ਮੀਲ ਦਾ ਸਫ਼ਰ ਕਰਕੇ ਥੱਕੀ ਟੁੱਟੀ ਮੈਂ ਇੱਕ ਗੱਡੀ ਵਿੱਚੋਂ ਉੱਤਰ ਕੇ ਦੂਜੀ ਗੱਡੀ ਵਿੱਚ ਚੜ੍ਹੀ ਤਾਂ ਉਸ ਡੱਬੇ ਵਿੱਚ ਤੈਨੂੰ ਬੈਠਿਆਂ ਦੇਖਿਆ। ਦਸਾਂ ਵਰ੍ਹਿਆਂ ਮਗਰੋਂ ਤੂੰ ਮੈਨੂੰ ਟੱਕਰਾ ਸੈਂ, ਇੱਕ ਵਾਰੀ ਮੇਰੀ ਮਨ ਦੀਆਂ ਤਰਬਾਂ ਥਰਾਹ ਉੱਠੀਆਂ, ਮੈਂ ਜਾਣ ਕੇ ਅਹ ਮੂੰਹ ਤੇਰੀ ਪਿੱਠ ਵੱਲ ਕਰਕੇ ਦੂਸਰੀ ਫੱਟੀ ਤੇ ਬੈਠ ਗਈ। ਤੂੰ ਭੋਂ ਕੇ ਮੇਰੇ ਵੱਲ ਤੱਕਿਆ, ਤੇਰੀਆਂ ਅੱਖਾਂ ਵਿੱਚ ਅੰਤਾਂ ਦੀ ਪੀੜ ਸੀ ਖ਼ਬਰੇ ਉਹ ਮੇਰੀਆਂ ਯਾਦਾਂ ਦਾ ਹੀ ਧੋਖਾ ਸੀ ਫਿਰ ਵੀ ਮੈਥੋਂ ਝੱਲੀ ਨਾ ਗਈ ਕਿਉਂ ਆਖ਼ਿਰ ਕਿਉਂ?

ਕਿ ਔਰਤ ਜਿਹਨੂੰ ਪਿਆਰ ਕਰਦੀ ਹੋਵੇ ਕਿਵੇਂ ਪਲਾਂ ਵਿੱਚ ਉਹਦੇ ਸਾਰੇ ਗੁਨਾਂਹ ਮਾਫ਼ ਕਰ ਛੱਡਦੀ ਹੈ, ਪਰ ਨਹੀਂ ਮੈਂ ਤੇਰੀ ਕੌਣ ਹਾਂ, ਉਫ਼ ਤੇਰੀਆਂ ਲੰਮੀਆਂ ਸਾਂਝਾਂ ਵਾਲੀ

ਅੱਗੇ ਕਿਤਾਬ ਖੋਲੀ ਹੋਈ ਸੀ ਪਰ ਧਿਆਨ ਤੇਰਾ ਵੀ ਉੱਖੜ-ਉੱਖੜ ਜਾਂਦਾ, ਤੁੰ ਇੱਡੀ ਬੇਚੈਂਨੀ ਕਿਉਂ ਮਹਿਸੂਸ ਕਰ ਰਿਹਾ ਸੈਂ ਮਰਦਾਂਂ ਲਈ ਤਾਂ ਇਹੋ ਜਿਹੀਆਂ ਗੱਲਾਂ ਬੜੀਆਂ ਮਾਮੂਲੀ ਹੁੰਦੀਆਂ ਨੇ। ਤੂੰ ਇੰਞ ਉਦਾਸ ਜਿਹਾ ਕਿਉਂ ਹੋ ਗਿਆ ਸੈਂ ਖੈਰ ਫਿਰ ਸਟੇਸ਼ਨ ਆਇਆ ਤੂੰ ਵੀ ਮੇਰੇ ਸ਼ਹਿਰ ਹੀ ਉੱਤਰ ਗਿਆ, ਸੁਸਤ ਸੁਸਤ ਕਦਮ ਪੁੱਟਦਾ ਤੂੰ ਮੇਰੇ ਅੱਗੇ ਅੱਗੇ ਜਾ ਰਿਹਾ ਸੈਂ। ਭਾਰੀ ਅਟੈਚੀ ਕੇਸ ਨਾਲ ਬਾਂਹ ਦੁੱਖਣ ਲੱਗ ਪਈ ਤੇ ਮੈਂ ਇੱਕ ਥਾਂ ਰੱਖ ਕੇ ਸਾਹ ਲੈਣ ਲੱਗ ਪਈ, ਤੂੰ ਮੁੜ ਕੇ ਦੇਖਿਆ, ਲੱਖਾਂ ਸਵਾਲ ਤੇਰੀਆਂ ਅੱਖਾਂ ਵਿੱਚ ਉਲਝੇ ਹੋਏ ਸਨ ਉਸ ਵੇ ਮੈਨੂੰ ਤੇਰੇ ਤੇ ਡਾਢਾ ਤਰਸ ਆਇਆ ਪਰ ਫਿਰ ਰੋਸ ਜਾਗ ਪਿਆ ਤੇ ਦਿਲ ਕੀਤਾ ਪੁੱਛਾਂ ਹੁਣ ਪੰਜਾਹ ਹਜ਼ਾਰ ਰੁਪਇਆ ਦੇਣ ਵਾਲੇ ਘਰ ਵਿਆਹ ਕੀਤਾ ਹੈ, ਕੀ ਬਹੁਤ ਖ਼ੁਸ਼ ਹੈ। ਤੇਜ਼ ਕਦਮ ਪੁੱਟਦੀ ਮੈਂ ਤੇਰੇ ਤੋਂ ਅੱਗੇ ਲੰਘ ਰਿਕਸ਼ੇ ਕੋਲ ਪਹੁੰਚੀ ਨਾਲ ਦੀ ਰਿਕਸ਼ੇ ਵਿੱਚ ਤੂੰ ਆਪਣੀ ਅਟੈਚੀ ਕੇਸ ਰੱਖ ਦਿੱਤਾ ਹੁਣ ਤੂੰ ਮੇਰੇ ਕੋਲ ਨਿਖੜਨ ਲੱਗਿਆ ਸੈਂ। ਕੀ ਪਤਾ ਮੁੜਕੇ ਕਦੇ ਟੱਕਰਨਾ ਵੀ ਹੈ ਕਿ ਨਹੀਂ, ਦਿਲ ਨੇ ਹਸਰਤ ਨਾਲ ਆਖਿਆ ਡਾਢਾ ਦਿਲ ਕੀਤਾ ਕਿ ਸਿਰਫ਼ ਇੱਕੋ ਵਾਰੀ ਨਜ਼ਰ ਭਰ ਕੇ ਤੇਰੇ ਵੱਲ ਤੱਕ ਲਵਾਂ। ਝੱਲੀਏ ਪੰਜਾਹ ਹਜ਼ਾਰ ਬਦਲੇ ਜਿਹਨੇ ਤੈਨੂੰ ਠੁਕਰਾ ਦਿੱਤਾ, ਭੁੱਲ ਜਾ ਉਹਨੂੰ ਕੱਢ ਸੁੱਟ ਮਨ ਵਿੱਚੋਂ ਦਿਮਾਗ ਨੇ ਆਖਿਆ, ਤੇ ਲੱਖ ਚਾਹੁਣ ਵਾਲੇ ਤੇ ਵੀ ਮੈਂ ਤੇਰੇ ਵੱਲ ਤੱਕ ਨਾ ਸਕੀ।

ਖ਼ਬਰੇ ਕਿਹੜਾ ਕਰਮਾਂ ਵਾਲਾ ਬੰਦਾ ਅੱਜ ਮੇਰੇ ਮੱਥੇ ਲੱਗਿਆ ਸੀ, ਕਿਹਾ ਭਾਗਾਂ ਵਾਲਾ ਇਹ ਦਿਨ ਸੀ ਪਰ ਭੁੱਲੀ ਭਟਕਣ ਵਿੱਚ ਜਾਗ ਪਈ ਹੈ, ਅੱਜ ਫਿਰ ਮੈਂ ਬੈਚੈਨ ਅੱਜ ਫਿਰ ਸਭੇ ਯਾਦਾਂ ਆਈਆਂ ਨੇ ਵੀ ਕਲੇਜੇ ਵਿੱਚ ਰੁਘ ਭਰਿਆ ਜਾ ਰਿਹਾ ਹੈ ਕੀ ਤੈਨੂੰ ਮੈਂ ਕਦੇ ਵੀ ਯਾਦ ਨਹੀਂ ਆਉਂਦੀ ਪਰ ਨਹੀਂ, ਮੈਂ ਹੀ ਗ਼ਰੀਬ ਪਿਓ ਦੀ ਗ਼ਰੀਬ ਧੀ ਹਾਂ। ਮੈਨੂੰ ਤੇਰੇ ਬਾਰੇ ਇੰਞ ਸੋਚਣ ਦਾ ਭਲਾ ਕੀ ਅਧਿਕਾਰ ਹੈ, ਅੱਜ ਦਸਾਂ ਵਰ੍ਹਿਆਂ ਮਗਰੋਂ ਤੂੰ ਮੈਨੂੰ ਟੱਕਰਿਆ ਤੇ ਮੇਰੇ ਮਨ ਵਿੱਚ ਉੱਥਲ ਪੁੱਥਲ ਹੋ ਗਈ ਅੱਜ ਫਿਰ ਦਸਾਂ ਵਰ੍ਹਿਆਂ ਮਗਰੋਂ ਇਸ ਸਮਾਜ

ਉਦੋਂ ਮੈਨੂੰ ਆਪਣੇ ਆਪ ਤੇ ਵੀ ਗਿਲਾ ਹੋ ਜਾਂਦਾ ਕਿ ਕਿਉਂ ਆਖਿਰ ਕਿਉਂ ਰੁਪਇਆ ਜਿਹੜੇ ਨਿਰੇ ਹੱਥਾਂ ਦੀ ਮੈਲ ਹੁੰਦਾ ਹੈ ਜਿਹਨੇ ਤੈਨੂੰ ਤਿਰਸਕਾਰਿਆ ਸੀ ਉਹਨੂੰ ਤੂੰ ਯਾਦ ਕਰੇ ਮੇਰਾ ਮਨ ਰੋਸ਼ ਨਾਲ ਆਖਦਾ ਹੈ, ਉਸ ਵੇਲੇ ਦਿਲ ਵਿੱਚ ਰਹਿ ਜਾਂਦਾ ਹੈ, ਕਈ ਵਾਰੀ ਖਿਆਲ ਆਉਂਦਾ ਹੈ ਕਿ ਸੱਚ ਮੁੱਚ ਹੀ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 ਪਰ ਨਹੀਂ ਤੈਨੂੰ ਤੇ ਮੈਂ ਨਫ਼ਰਤ ਕਰਦੀ ਹਾਂ। ਹਾਂਜੀ ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਮਨਜੋਤ ਕੌਰ ਹੈ। ਮੇਰੇ ਅੱਜ ਦਾ ਬੋਲਣ ਦਾ ਵਿਸ਼ਾ- ਅਸਮਾਨਤਾ ਜੇਕਰ ਅਸੀਂ ਅਸਮਾਨਤਾ ਦੇ ਸਿੱਧੇ ਅਰਥਾਂ ਅਤੇ ਸਰਲ ਅਰਥਾਂ ਨੂੰ ਦੇਖੀਏ ਤਾਂ ਇਹ ਅਸਮਾਨਤਾ ਦੇ ਉਲਟ ਰੂਪ ਵਿੱਚ ਹੈ। ਸਮਾਨਤਾ ਹੁੰਦੀ ਹੈ ਲੋਕਾਂ ਵਿੱਚ ਬਰਬਾਦੀ ਮਤਲਬ ਲੋਕਾਂ ਵਿੱਚ ਕਿਸੇ ਤਰ੍ਹਾਂ ਦਾ ਭੇਦਭਾਵ ਜਾਂ ਫਰਕ ਨਾ ਹੋਵੇ ਅਤੇ ਹਰ ਕਿਸੇ ਨੂੰ ਜੀਵਨ ਜੀਣ ਦੀ ਸਮਾਨ ਦੇ ਮੌਕੇ ਪ੍ਰਾਪਤ ਹੋਣ। ਹਰ ਕਿਸੇ ਕੋਲ ਬਰਾਬਰੀ, ਸੰਪੱਤੀ, ਪੈਸਾ ਅਤੇ ਇੱਜ਼ਤ ਹੋਵੇ। ਰੱਬ ਨੇ ਮਨੁੱਖਾਂ ਨੂੰ ਪੈਦਾ ਕੀਤਾ ਹੈ। ਪਰ ਕਿਸੇ ਨੂੰ ਵੀ ਮਨੁੱਖਾਂ ਵਿੱਚ ਕੁੱਝ ਫਰਕ ਜਾਂ ਅਸਮਾਨਤਾ ਰੱਖੀ ਹੈ। ਸਮਾਨਤਾ ਦਾ ਅਰਥ ਹੈ ਕਿਸੇ ਨੂੰ ਵੀ ਆਪਣੇ ਆਪ ਵਿੱਚ ਵਿਕਸਤ ਕਰਨ ਦੇ ਬਰਾਬਰ ਮੌਕੇ ਪ੍ਰਾਪਤ ਅਤੇ ਕਿਸੇ ਨਾਲ ਜਾਤ, ਰੰਗ, ਨਸਲ ਦੇ ਆਧਾਰ ਉੱਤੇ ਕੋਈ ਭੇਦਭਾਵ ਨਾ ਹੋਣਾ। ਨਹੀਂ ਤਾਂ ਅਸਮਾਨਤਾ ਨੂੰ ਕਿਸੇ ਰੂਪ ਵਿੱਚ ਮਾਨਤਾ ਪ੍ਰਾਪਤ ਹੋਵੇ। ਪਰੰਤੂ ਅਸਮਾਨਤਾ ਦੇ ਉਲਟ ਹੈ। ਜਦੋਂ ਸਮਾਨਤਾ ਦੇ ਸਾਰੇ ਵਿਦ ਵਿਅਕਤੀਆਂ ਨੂੰ ਆਪਣੇ ਵਿਅਕਤੀਵਤ ਤੇ ਪੂਰੇ ਵਿਸ਼ਵਾਸ਼ ਦੇ ਮੌਕੇ ਪ੍ਰਾਪਤ ਨਾ ਹੋਣ ਅਤੇ ਉਹ ਵਿਚਾਰ, ਜਾਤ, ਜਨਮ, ਨਸਲ, ਰੰਗ, ਪੇਸ਼ੇ ਪੈਸੇ, ਸੰਪੱਤੀ, ਆਮਦਨੀ, ਭਾਸ਼ਾ, ਆਦਿ ਦੇ ਆਧਾਰ ਉੱਤੇ ਫਰਕ ਹੋਵੇ। ਅਤੇ ਵੱਖ ਵੱਖ ਸਮੂਹਾਂ ਤੋਂ ਵੱਖ ਵੱਖ ਆਧਾਰਾਂ ਉੱਤੇ ਅੰਤਰ ਪਾਇਆ ਜਾਂਦਾ ਹੋਵੇ। ਤਾਂ ਇਸਨੂੰ ਅਸਮਾਨਤਾ ਦਾ ਨਾਮ ਦਿੱਤਾ ਜਾਂਦਾ ਹੈ। ਵੱਖ ਵੱਖ ਸਮੂਹ ਅਸਮਾਨਤਾ ਕਰਕੇ ਆਪਸ ਵਿੱਚ ਸਮਾਜਿਕ ਦੂਰੀ ਰੱਖਦੇ ਹਨ। ਉਤਪਾਦਨ ਦੇ ਸਾਧਨਾਂ ਦੀ ਮਾਲਕੀ ਸੱਤਾ, ਤਾਕਤ ਆਦਿ ਪ੍ਰਮੁੱਖ ਤੌਰ ਤੇ ਅਸਮਾਨਤਾ ਨੂੰ ਪ੍ਰਗਟ ਕਰਦੇ ਹਨ। ਸਮਾਜ ਸ਼ਾਸ਼ਤਰ ਵਿੱਚ ਅਸਮਾਨਤਾ ਸੰਕਲਪ ਦਾ ਅਧਿਐਨ ਮਹੱਤਵਪੂਰਨ ਸਾਧਨ ਰੱਖਦਾ ਹੈ। ਇਸਦਾ ਕਾਰਨ ਇਹ ਹੈ ਕਿ ਹਰ ਕੋਈ ਸਮਾਜ ਦਾ ਵਿਕਾਸ ਕਰਨਾ ਚਾਹੁੰਦਾ ਹੈ ਅਤੇ ਸਮਾਜ ਦੇ ਚਾਰੋਂ ਪਾਸਿਆਂ ਤੋਂ ਵਿਕਾਸ ਤਾਂ ਹੋ ਸਕਦਾ ਹੈ, ਸਾਡੇ ਸਮਾਜ ਵਿੱਚ ਚਾਰੋਂ ਪਾਸੇ ਅਸਮਾਨਤਾ ਦਾ ਬੋਲਬਾਲਾ ਹੈ। ਸਾਰੇ ਵਰਗਾਂ ਵਿੱਚ ਉੱਚਤਾ ਅਤੇ ਨੀਚਤਾ ਦੇ ਸੰਬੰਧ ਪਾਏ ਜਾਂਦੇ ਹਨ। ਇਸ ਲਈ ਜੇਕਰ ਸਾਨੂੰ ਅਸਮਾਨਤਾ ਬਾਰੇ ਹੀ ਪਤਾ ਨਹੀਂ ਹੋਵੇਗਾ ਤਾਂ ਉਸ ਉਸਦੇ ਆਧਾਰ ਬਾਰੇ ਪਤਾ ਨਹੀਂ ਹੋਵੇਗਾ। ਅਸੀਂ ਸਮਾਜ ਵਿੱਚ ਕਿਵੇਂ ਇੱਕ ਨੂੰ ਦੂਰ ਕਰਕੇ ਸਮਾਜ ਵਿੱਚ ਬਰਾਬਰੀ ਵਾਲੇ ਸੰਬੰਧ ਪੈਦਾ ਕਰ ਸਕਦੇ ਹਾਂ। ਸਾਡੇ ਕਰਕੇ ਹੀ ਹੁੰਦੇ ਹਨ। ਜੇਕਰ ਸਮਾਨਤਾ ਨਹੀਂ ਹੋਵੇਗੀ ਤਾਂ ਸਾਰੇ ਵਿਅਕਤੀ ਹਰੇਕ ਪ੍ਰਕਾਰ ਨਾਲ ਸਮਾਨ ਹੋਣਗੇ। ਤਾਂ ਹਰ ਕਿਸੇ ਨੂੰ ਸਮਾਜ ਵਿੱਚ ਬਰਾਬਰ ਰੂਪ ਨਾਲ ਸਭ ਕੁੱਝ ਮਿਲੇਗਾ ਅਤੇ ਸਮਾਜ ਹਰ ਪਾਸੇ ਤਰੱਕੀ ਕਰੇਗਾ। ਇਸ ਲਈ ਸਮਾਜ ਸ਼ਾਸ਼ਤਰ ਵਿੱਚ ਬਹੁਤ ਮਹੱਤਵ ਰੱਖਦਾ ਹੈ।

ਕੋਈ ਪਤਲਾ ਹੈ ਅਤੇ ਕੋਈ ਮੋਟਾ ਹੈ। ਕੋਈ ਲੰਬਾ ਹੈ ਅਤੇ ਕੋਈ ਛੋਟੇ ਕੱਦ ਦਾ ਹੈ। ਆਮ ਤੌਰ ਤੇ ਅਸਮਾਨਤਾ ਦੇ ਦੋ ਪ੍ਰਕਾਰ ਹੁੰਦੇ ਹਨ। ਪ੍ਰਕਾਸ਼ਿਕ ਅਤੇ ਸਮਾਜਿਕ। ਪ੍ਰਕਾਸ਼ਿਕ ਆਧਾਰ ਅਧਿਕਾਰ ਉਹ ਹੁੰਦੇ ਜਿਹੜੇ ਵਿਅਕਤੀ ਨੂੰ ਜਨਮ ਤੋਂ ਪ੍ਰਾਪਤ ਹੁੰਦੇ ਹਨ ਅਤੇ ਵਿਅਕਤੀ ਦਾ ਉਹਨਾ ਉੱਪਰ ਕੋਈ ਵੀ ਵੱਸ ਨਹੀਂ ਚੱਲਦਾ।

ਜਿਹੜੇ ਵਿਅਕਤੀ ਨੂੰ ਸਮਾਜ ਵਿੱਚ ਹੀ ਰਹਿੰਦੇ ਹੋਏ ਪ੍ਰਾਪਤ ਹੁੰਦੇ ਹਨ, ਜਿਵੇਂ ਪੈਸਾ, ਸੰਪੱਤੀ, ਇੱਜ਼ਤ, ਗਿਆਨ। ਇਸ ਤਰ੍ਹਾਂ ਅਸਮਾਨਤਾ ਦੇ ਅਧਿਕਾਰ ਅੱਡ ਅੱਡ ਹੁੰਦੇ ਹਨ। ਅਸਮਾਨਤਾ ਦਾ ਅਰਥ ਕਿਸੇ ਅਹ ਸਮਾਜ ਦੇ ਵਿਅਕਤੀਆਂ ਦੇ ਜੀਵਨ ਦੇ ਤਰੀਕਿਆਂ ਤੇ ਮੌਕਿਆਂ ਦੀਆਂ ਭਿੰਨਤਾਵਾਂ ਤੋਂ ਹੈ, ਜਿਹੜੀ ਕਿ ਸਮਾਜਿਕ ਹਾਲਤਾਂ ਵਿੱਚ ਇਹਨਾ ਦਾ ਅਰਥ ਸਮਾਨਤਾ ਕਰਕੇ ਹੁੰਦੇ ਹਨ। ਜਿਵੇਂ ਕਿਸੇ ਅਮੀਰ ਆਦਮੀ ਅਤੇ ਗਰੀਬ ਆਦਮੀ ਨੂੰ ਮਿਲਣ ਵਾਲੇ ਮੌਕਿਆਂ ਤੋਂ ਫਰਕ ਹੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਅਸਮਾਨਤਾ ਹੁੰਦੀ ਹੈ ਅਸਮਾਨਤਾ ਫੈਕਟਿਕ ਵੀ ਹੁੰਦੀ ਹੈ ਅਤੇ ਅਫੈਕਟਿਕ ਵੀ ਹੁੰਦੀ ਹੈ। ਪ੍ਰਾਕ੍ਰਿਤਕ ਅਸਮਾਨਤਾ ਪ੍ਰਕਿਰਤੀ ਦੁਆਰਾ ਹੀ ਸਮਾਨਤਾ ਹੁੰਦੀ ਹੈ ਜਿਵੇਂ ਕਿ ਉਮਰ, ਰੰਗ, ਨਸਲ, ਦੇ ਆਧਾਰ ਉੱਤੇ

ਵਿੱਚ ਲਿਆ ਜਾਂਦਾ ਹੈ। ਸਮਾਨਤਾ ਦਾ ਅਰਥ ਹੁੰਦਾ ਹੈ, ਸਾਰਿਆਂ ਕੋਲ ਬਰਾਬਰ ਦਾ ਪੈਸਾ ਸੰਪੱਤੀ, ਇੱਜ਼ਤ ਦਾ ਹੋਣਾ ਅਤੇ ਸਾਰਿਆਂ ਨੂੰ ਤਰੱਕੀ ਕਰਨ ਦੇ ਬਰਾਬਰ ਮੌਕੇ ਪ੍ਰਾਪਤ ਹੋਣ। ਪਰੰਤੂ ਅਜਿਹਾ ਨਹੀਂ ਹੁੰਦਾ, ਪ੍ਰਾਕ੍ਰਿਤਕ ਦੇ ਵਿਅਕਤੀਆਂ ਵਿੱਚ ਬਹੁਤ ਸਾਰੀਆਂ ਅਸਮਾਨਤਾ ਰੱਖੀਆਂ ਹੁੰਦੀਆਂ ਹਨ। ਇਸਨੂੰ ਜਦੋਂ ਸਾਰਿਆਂ ਨੂੰ ਬਰਾਬਰ ਦੀਆਂ ਚੀਜ਼ਾਂ ਪ੍ਰਾਪਤ ਨਹੀਂ ਹੁੰਦੀਆਂ, ਅਤੇ ਤਰੱਕੀ ਕਰਨ ਦੇ ਬਰਾਬਰ ਮੌਕੇ ਪ੍ਰਾਪਤ ਹੁੰਦੇ ਹਨ ਤਾਂ ਉਸ ਪ੍ਰਾਕ੍ਰਿਤੀ ਨੂੰ ਅਸਮਾਨਤਾ ਕਿਹਾ ਜਾਦਾ ਹੈ। ਸਮਾਨਤਾ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਸਮਾਜ ਦੇ ਸਾਰੇ ਮੈਂਬਰਾਂ ਨੂੰ ਆਪਣੇ ਸੰਪੂਰਨ ਵਿਕਾਸ ਦੇ ਮੌਕੇ ਤੇ ਪ੍ਰਾਪਤ ਹੋਣਗੇ ਅਤੇ ਕਿਸੇ ਵੀ ਭਾਸ਼ਾ, ਧਰਮ, ਸੰਪੱਤੀ, ਪੈਸੇ, ਰੰਗ, ਨਸਲ ਆਦਿ ਦੇ ਆਧਾਰ ਉੱਤੇ ਕੋਈ ਭੇਦਭਾਵ ਨਹੀਂ ਹੋਵੇਗਾ। ਪਰ ਜੇਕਰ ਅਜਿਹਾ ਨਾ ਹੋਵੇ ਤਾਂ ਉਹ ਅਸਮਾਨਤਾ ਦੀ ਸਥਿਤੀ ਹੁੰਦੀ ਹੈ। ਇਸ ਤਰ੍ਹਾਂ ਅਸਮਾਨਤਾ ਦਾ ਅਰਥ ਹੁੰਦਾ ਹੈ ਕਿ ਸਮਾਜ ਵਿੱਚ ਲੋਕਾਂ ਦੇ ਜੀਵਨ ਢੰਗਾਂ ਵਿੱਚ ਅੰਤਰ ਜੋ ਕਿ ਸਮਾਜਿਕ ਹਾਲਤਾਂ ਵਿੱਚ ਰਹਿਣ ਦੇ ਕਾਰਨ ਪੈਦਾ ਹੋ ਜਾਂਦੇ ਹਨ। ਜੇਕਰ ਸਮਾਜ ਵਿੱਚ ਲੋਕਾਂ ਵਿੱਚ ਅੱਡ ਅੱਡ ਆਧਾਰਾਂ ਉੱਤੇ ਅੰਤਰ ਪਾਇਆ ਜਾਵੇ ਤਾਂ ਉਹ ਸਮਾਨਤਾ ਹੁੰਦੀ ਹੈ। ਸਮਾਨਤਾ ਸਮਾਜਿਕ ਤੱਥ ਹੈ, ਕਿਉਂਕਿ ਇਹ ਕਿਸੇ ਇੱਕ ਵਿਅਕਤੀ ਤੱਕ ਸੀਮਿਤ ਨਹੀਂ ਰਹਿੰਦੀ। ਦੋ ਵਿਅਕਤੀਆਂ ਵਿੱਚ ਤੁਲਨਾ ਤੋਂ ਬਾਅਦ ਹੀ ਉਹਨਾ ਦੇ ਅਸੀਂ ਅਸਮਾਨਤਾ ਨੂੰ ਦੇਖ ਸਕਦੇ ਹਾਂ। ਅਸਮਾਨਤਾ ਕਿਸੇ ਵੀ ਤਰ੍ਹਾਂ ਦੇ ਜੀਵਨ, ਪੱਦਵੀ, ਪੈਸਾ, ਸੰਪੱਤੀ, ਸ਼ਕਤੀ ਆਦਿ ਦੇ ਆਧਾਰ ਉੱਤੇ ਹੋ ਸਕਦੀ ਹੈ। ਬਹੁਤ ਸਾਰੀਆਂ ਸਮਾਜਿਕ ਸੰਸਥਾਵਾ ਕਰਕੇ ਵੀ ਅਸਮਾਨਤਾ ਪੈਦਾ ਹੁੰਦੀ ਹੈ। ਵਿਅਕਤੀ ਅਚਨਚੇਤ ਮਨ ਨਾਲ ਸਮਾਜੀਕਰਨ ਦੀ ਪ੍ਰਕਿਰਿਆ ਰਾਹੀ ਸਮਾਜ ਨੂੰ ਪਰਿਕਰਮਾ ਨੂੰ ਸਿੱਧਕ ਤੌਰ ਤੇ ਅਸਮਾਨਤਾ ਨੂੰ ਗ੍ਰਹਿਣ ਕਰਦਾ ਹੈ। ਸਾਨੂੰ ਸਮਾਜ ਵਿੱਚ ਰਹਿਣ ਤੋਂ ਬਾਅਦ ਹੀ ਅਸਮਾਨਤਾ ਬਾਰੇ ਪਤਾ ਚੱਲਦਾ ਹੈ। ਕਿ ਕੋਈ ਅਮੀਰ ਹੈ, ਗਰੀਬ ਹੈ, ਕਮਜ਼ੋਰ ਜਾਂ ਸ਼ਕਤੀਸ਼ਾਲੀ ਹੈ। ਸਮਾਜ ਵਿੱਚ ਰਹਿ ਕੇ ਅਤੇ ਹੋਰ ਵਿਅਕਤੀਆਂ ਨਾਲ ਤੁਲਨਾ ਕਰਕੇ ਹੀ ਸਾਨੂੰ ਅਸਮਾਨਤਾ ਦਾ ਪਤਾ ਚੱਲਦਾ ਹੈ। ਸਿਰਫ ਇੱਕ ਵਿਅਕਤੀ ਨਾਲ ਹੀ, ਨਹੀਂ ਨਹੀਂ ਸਮਾਜ ਬਣ ਸਕਦਾ। ਨਾ ਸਮਾਨਤਾ ਅਸਮਾਨਤਾ ਬਾਰੇ ਦੱਸਿਆ ਜਾ ਸਕਦਾ ਹੈ। ਇਹ ਸਮਾਜਿਕ ਇਸ ਤਰ੍ਹਾਂ ਨਾਲ ਸਮਾਜਿਕ ਹੁੰਦੀ ਹੈ। ਅਸਮਾਨਤਾ ਸਮਾਜਿਕ ਤੱਥ ਹੈ ਅਤੇ ਇਹ ਸਮੂਹ ਦੇ ਅਨੁਭਵਾਂ ਦੇ ਕਾਰਨ ਸਮਾਜ ਵਿੱਚ ਆਉਂਦੀ ਹੈ। ਸਮੂਹ ਦੇ ਅਨੁਭੂ ਦੇ ਬਦਲਣ ਨਾਲ ਹੀ ਸਮਾਜਿਕ ਅਸਮਾਨਤਾ ਵਿੱਚ ਪਰਿਵਰਤਨ ਹੋ ਸਕਦੇ ਹਨ। ਸਿਰਫ ਇੱਕ ਵਿਅਕਤੀ ਦੇ ਅਸਮਾਨਤਾ ਨੂੰ ਦੂਰ ਕਰਨ ਦੀ ਇੱਛਾ ਨਾਲ ਹੀ ਦੂਰ ਕਰਨ ਦੀ ਹੋ ਸਕਦੀ ਹੈ। ਬਲਕਿ ਇਹ ਤਾਂ ਸਮੂਹ ਦੁਆਰਾ ਯਤਨ ਕਰਨ ਦੀ ਹੀ ਬਦਲ ਜਾ ਸਕਦੀ ਹੈ ਜੇਕਰ ਕੋਈ ਵਿਅਕਤੀ ਆਪਣੀ ਇੱਛਾ ਤੇ ਚੇਤਨਾ ਨਾਲ ਸਮਾਜ ਵਿੱਚ ਅਸਮਾਨਤਾ ਦੂਰ ਕਰਨਾ ਚਾਹੇ ਤਾਂ ਇਹ ਦੂਰ ਨਹੀਂ ਹੋ ਸਕਦੀ। ਅਸਮਾਨਤਾ ਨੂੰ ਦੂਰ ਕਰਨ ਲਈ ਸਾਰੇ ਸਮੂਹ ਦੀ ਇੱਛਾ ਤੇ ਸਮੂਹ ਦੇ ਹਰੇਕ ਵਿਦਿਆਰਥੀਆਂ ਵੱਲੋਂ ਯਤਨ ਕਰਨੇ ਜ਼ਰੂਰੀ ਹੈ॥ ਸਮਾਜ ਦੇ ਸਮੂਹ ਸਾਰੇ ਮੈਂਬਰਾਂ ਦੁਆਰਾ ਸਵੀਕ੍ਰਿਤੀ ਮਿਲਣ ਤੋਂ ਬਾਅਦ ਹੀ ਬਦਲ ਜਾਂਦੇ ਹੈ। ਇਸ ਤਰ੍ਹਾਂ ਅਸਮਾਨਤਾ ਸਿਰਫ ਇੱਛਾ ਨਾਲ ਹੀ ਬਦਲਦੀ ਹੈ। ਉਸ ਲਈ ਗੰਭੀਰ ਰੂਪ ਯਤਨ ਕਰ ਪੈਂਦੇ ਹਨ। ਕਿਸੇ ਵੀ ਸਮਾਜ ਵਿੱਚ ਨਸਲ ਦੇ ਆਧਾਰ ਉੱਤੇ ਸਮਾਨਤਾ ਅਤੇ ਕਿਸੇ ਵੀ ਪੈਸੇ ਕਰਕੇ ਅਸਮਾਨਤਾ ਹੈ ਧੰਨਵਾਦ।

ਬਾਅਦ ਚੋਂ ਕੀ ਦੱਸਣਾ ਵਾ।

ਬਾਅਦ ਚ ਕੀ ਦੱਸਣਾ ਵਾ। ਦੱਸਾਂਗੀ। ਹੋਰ ਰੋਟੀ ਬਣਾ ਲੀ? ਰੋਟੀ mummy ਨੇ ਬਣਾਉਣੀ ਆ ਮੈਂ ਤੇ ਬਣਾਉਣੀ ਨੀਂ ਆ। ਚਲ ਠੀਕ ਆ। ਤੂੰ ਨੀਂ ਬਣਾਉਂਦੀ?

ਹਾਂ ਠੀਕ ਆ ਬੈਠੀ ਆਂ chair ਤੇ

ਅੱਛਾ ਦੁਕਾਨ ਤੂੰ ਚਲਾਉਣੀ ਆਂ। ਅੱਛਾ ਵਧੀਆ ਗੱਲ ਆ ਫਿਰ ਤਾਂ ਚਲਾ ਲਈ ਦੀ ਆ ਅੱਛਾ ਤੇ ਹੁਣ ਆ ਨੀਂ ਆ ਕੱਕੜ ਮਾਰ ਜਾ

ਹੋਰ ਘਰੇ ਠੀਕ ਆ ਸਾਰੇ

ਕੀ ਬੋਲਿਆ?

ਆਉਣੀ ਆਂ ਕਿ ਓਦਾਂ ਕਹਿ ਤਾ ਈ? ਨਹੀਂ ਅੱਜ ਵੀ ਆਈ ਸੀ ਮੈਂ ਧਾਰੀਵਾਲ ਧਾਰੀਵਾਲ ਆਈ ਸੀ। ਠੀਕ ਆ ਠੀਕ ਆ ਕੋਈ ਨੀਂ ਆਵਾਂਗੇ ਤੁਹਾਡੇ ਕੋਲ ਵੀ

phone ਕਰਕੇ ਆਈਂ। ਮੈਂ ਕਿਆ phone ਕਰਕੇ ਆਈਂ ਠੀਕ ਆ ਜੀ। ਕਰਦਾਂ ਗੇ phone ਇੱਕ ਦਿਨ ਮੈਂ ਤੁਹਾਨੂੰ ਦੇਖਿਆ ਸੀ ਉਥੇ, ਜਿਥੇ ਹੁਣ bus, bus stand ਨੀਂ ਬਣਿਆ ਜਿਹੜਾ ਉਥੇ ਤੁਸੀਂ ਸੀ, ਨਾਲ ਮਨਜਿੰਦਰ ਵੀ ਸੀ ਸ਼ਾਇਦ, ਉਹ ਛੋਟਾ ਪ੍ਰਿੰਸ ਸੀ ਸ਼ਾਇਦ ਪ੍ਰਿੰਸ ਵੀਰ ਕਿੱਥੇ bus stand ਬਣਿਆ? ਇਥੇ ਹੀ ਤੁਹਾਡੇ ਪਿੰਡ road ਦੇ ਸਾਹਮਣੇ ਈ। ਅੱਛਾ ਫਾਟਕ ਤੇ। ਠੀਕ ਆ ਅਸੀਂ ਦਰਬਾਰ ਸਾਹਿਬ ਚੱਲੇ ਹੋਣੇ, ਉਦੋਂ ਦੇਖਿਆ ਹੋਣਾ ਤੂੰ। ਹਾਂ, ਸ਼ਾਇਦ ਉਦੋਂ ਦੇਖਿਆ। ਹਾਂ ਅਸੀਂ ਦਰਬਾਰ ਸਾਹਿਲ ਚੱਲੇ ਸੀ।

ਠੀਕ ਆ ਠੀਕ ਆ। ਦਰਬਾਰ ਸਾਹਿਬ ਕਿੰਨੇ ਵਾਰੀ ਗਏ ਓ? ਦਰਬਾਰ ਸਾਹਿਬ ਅਹ ਕਾਫ਼ੀ ਵਾਰੀ ਗਏ ਆਂ ਗੇ। ਮੈਂ ਸੁੱਖ ਨਾਲ ਬੜੀ ਵਾਰੀ ਹੋ ਕੇ ਆਈ ਆਂ ਉਥੇ। ਅੱਛਾ, ਠੀਕ ਆ। ਘੱਟੋ-ਘੱਟ ਦਸ ਬਾਰਾਂ ਵਾਰੀ ਹੋ ਆਈ ਆਂ। ਠੀਕ ਆ-ਠੀਕ ਆ, ਚੰਗੀ ਗੱਲ ਆ। ਕੇ ਜਾ ਕੇ ਮਾਨ ਨੂੰ ਸ਼ਾਂਤੀ ਬੜੀ ਮਿਲਦੀ ਆ।

ਐਦਾਂ ਮਤਲਬ ਹੁੰਦਾ, ਜਿੱਦਾਂ ਸਾਰਾ ਬੋਝ ਨੀਂ ਉਤਰ ਜਾਂਦਾ ਮਨ ਤੋਂ ਏਦਾਂ ਹੁੰਦਾ ਇੱਕ ਉਥੇ ਬੜਾ ਸਹੀ ਲੱਗਿਆ ਸੀ ਮੈਨੂੰ ਤੇ ਇੱਕ ਉਹ ਨੀਂ ਆ, ਡੇਰਾ ਬਾਬਾ ਨਾਨਕ ਨੀਂ ਆ ਗੁਰਦੁਆਰਾ ਜਿਹੜਾ ਹਾਂ ਡੇਰਾ ਬਾਬਾ ਨਾਨਕ। ਇਧਰ ਸਾਡੇ ਵਾਲੀ side ਈ ਆ। ਹਾਂ ਉਥੇ ਇੱਕ ਬੜਾ ਸਹੀ ਲੱਗਿਆ ਸੀ। ਹਾਂ ਉਥੇ ਵੀ ਗਈ ਸੀ। ਹੋਰ ਕੀ ਗਈ ਸੀ। ਮੈਂ ਨੀਂ ਹਾਲੇ ਗਈ ਡੇਰਾ ਬਾਬਾ ਨਾਨਕ ਗਈ ਉਥੇ ਵੀ ਬੜਾ ਸਹੀ ਲੱਗਿਆ ਸੀ ਮਨ ਨੂੰ।

ਹੋਰ ਉਥੇ ਜਦੋਂ ਨਕੋਦਰ ਸਈ ਸੀ ਨਾ ਮੈਂ ਉਥ ਨੀਂ ਸੀ ਮੈਨੂੰ ਉਥੇ ਬੜਾ ਹੋਰ ਤਰਾਂ ਹੁੰਦਾ ਸੀ। ਨਕੋਦਰ ਨੀਂ ਲਾਡੀ ਸ਼ਾਹ ਦੀ ਜਗਾ ਜਿਹੜੀ ਆ

ਅੱਛਾ ਠੀਕ ਆ। ਨਹੀਂ ਮੈਂ ਤਾਂ ਉਥੇ ਜਾਣ ਬਾਰੇ ਸੋਚਦੀ ਵੀ ਨਈਂ ਆਂ। ਨਈਂ ਉਹ college trip ਗਿਆ ਸੀ ਨਾ, ਉਦੋਂ ਨਵੇਂ-ਨਵੇਂ starting ਚ। ਜਲੰਧਰ ਗਏ ਸੀ ਫਿਰ ਉਥੋਂ ਉਧਰ ਨੂੰ ਗਏ ਸੀ। ਠੀਕ ਆ-ਠੀਕ ਆ ਠੀਕ ਆ-ਠੀਕ ਆ ਤੇ ਸਾਰੇ ਬੱਚੇ ਜਦੋਂ ਤੁਹਾਨੂੰ ਪਤਾ ਬਾਕੀ ਦੇ ਵੀ ਠੀਕ ਆ-ਠੀਕ ਆ ਹੋਰ ਅਜੇ ਤਾਂ ਤੀਸਰੀ ਆ। ਚਾਰ ਵਾਰੀ ਹੋਰ ਗੱਲ ਕਰਨੀ ਆ। ਠੀਕ ਆ-ਠੀਕ ਆ ਗੱਲ ਕਰੋ, ਕੋਈ ਹੁਣ ਕੱਲ ਕਰੀਂ ਹੁਣ ਹੁਣ ਕੱਲ। ਚੱਲ ਇੱਕ ਵਾਰੀ ਆਹ ਕਰਲੋ ਪੂਰੀ, ਫਿਰ ਕਰਾਂਗੇ, ਕੱਲ ਕਰਲਾਂਗੇ।

ਹੋਰ ਹੋਰ ਠੀਕ ਆ ਸਾਰੇ। ਤੈਨੂੰ ਸੰਗੀਤ ਕੌਰ ਭੁੱਲੀ ਨੀਂ। ਹਾਂ ਮੈਨੂੰ ਮੈਂ status ਦੇਖਿਆ ਨਾ, ਮੇਰੇ ਕੋਲ ਫੋਟੋਆਂ ਹਜੇ ਵੀ ਹੈਗੀਆਂ ਵਾ, ਮੈਨੂੰ ਸ਼ਾਇਦ ਤੂਸੀਂ ਦਿੱਤੀਆਂ ਨੇ send ਕੀਤੀਆਂ ਸੀ ਮੇਰੀ gallery ਚ ਏਦਾਂ ਹੀ ਪਈ ਆ, ਕੋਈ ਇੱਕ photo ਵੀ delete ਨੀਂ ਹੋਈ।

ਮੈ ਤਾਂ ਬੜੀਆਂ delete ਮੈਂ ਤਾਂ ਬੜੀਆਂ delete ਕੀਤੀਆਂ ਆਪਣੇ phone ਚੋਂ। ਮੇਰੇ phone ਚ ਚੌਦਾਂ ਹਜ਼ਾਰ ਤੋਂ ਉੱਪਰ ਆ gallery photos ਹੁਣ ਸਾਰੀਆਂ। ਉਹ ਜਦੋਂ ਕਿਤੇ free ਹੋਜਾਂ, MB ਖਤਮ ਹੋਜੇ ਫਿਰ ਚੈਕ ਕਰ ਲਈ ਦੀ ਆ।

ਹਾਂ, ਮੈਂ ਵੀ ਬੜੇ screenshot ਲੈਨੀ ਆ। ਮੈਂ ਵੀ ਆਪਣੀ gallery check ਕਰਦੀ ਰਹਿਨੀ ਆਂ ਤੇ delete ਵੀ ਕਰ ਦਿਨੀ ਆਂ ਕਈ, ਜਿਹੜੀਆਂ ਨਹੀਂ ਸਹੀ ਮੈਨੂੰ ਲੱਗਦੀਆਂ ਉਹ ਮੈਂ delete ਕਰ ਦਿੰਨੀ ਆਂ।

ਹਾਂ ਉਹ ਤੇ ਚਲੋ ਕਰਨੀਆਂ ਹੀ ਹੁੰਦੀਆਂ ਵਾਂ, ਪਰ ਮੇਰੇ ਕੋਲ ਏਦਾਂ ਈ ਪਈਆਂ, ਮੈਂ ਕਦੇ ਕੀਤੀਆਂ ਨੀਂ ਆ। ਠੀਕ ਆ। ਨਾ ਮੈਂ ਇੰਸਟਾ ਚਲਾਉਣੀ ਆਂ, ਨਾ ਮੈਂ ਫੇਸਬੁੱਕ ਚਲਾਉਣੀ ਆਂ। ਸਿਰਫ਼ ਮੈਂ ਚਲਾਉਣੀ ਆਂ ਅਹ ਵਟਸਐਪ।

ਬਸ ਇੰਸਟਾ ਵੀ ਨੀਂ ਚਲਾਉਂਦੇ। ਨਾ ਇੰਸਟਾ ਵੀ ਨੀਂ ਚਲਾਉਂਦੀ, ਫੇਸਬੁੱਕ ਵੀ ਨੀਂ ਚਲਾਉਂਦੀ।

ਠੀਕ ਆ। ਵਧੀਆ ਗੱਲ ਆ ਨਈਂ ਚਲਾਉਂਦੀ। ਮੈਂ ਕੱਲੀ ਇੰਸਟਾਗ੍ਰਾਮ use ਕਰਦੀ ਆਂ, ਜ਼ਿਆਦਾ। ਫੇਸਬੁੱਕ ਕਦੇ ਕਿਤੇ videos ਦੇਖਣ ਲਈ ਜਾਂ ਇੰਸਟਾ ਤੇ reels ਦੇਖਣੀਆਂ ਹੁੰਦੀਆਂ ਬਸ।

ਹਾਂ, ਨਈਂ ਜ਼ਿਆਦਾ ਵੀ ਨੀਂ phone ਚਲਦਾ। ਬਸ ਏਦਾਂ ਈ, ਮੇਰਾ ਵੀ ਏਦਾਂ ਈ ਆ, ਸਿਰ ਦਰਦ ਕਰਨ ਲੱਗ ਜਾਂਦਾ ਜ਼ਿਆਦਾ time use ਕਰਲਾਂ ਤੇ। ਆਹੋ ਮੈਂ ਓਦਾਂ bore ਹੋ ਜਾਨੀ ਆਂ। ਮੈਨੂੰ ਵਧੀਆ ਲਗਦਾ, ਘੁੰਮਣਾ-ਫਿਰਨਾ ਹੁਣ ਗਰਮੀ ਕਰਕੇ ਓਦਾਂ ਨੀਂ ਬਾਹਰ ਨਿਕਲਿਆ ਜਾਂਦਾ। ਹੁਣ ਧਾਰੀਵਾਲ ਸਵੇਰੇ ਮੈਂ ਤੇ ਮੰਮੀ ਨੇ ਜਾਣਾ। ਅੱਜ ਜਾਣਾ ਸੀ ਤੇ ਅੱਜ ਮੈਨੂੰ ਬੁਖਾਰ ਹੋ ਗਿਆ। ਠੀਕ ਆ ਗਰਮੀ ਬੜੀ ਹੋਈ ਪਈ ਆ। ਆਹੋ ਧਾਰੀਵਾਲ ਜਾਣਾ ਬੜਾ ਪਸੰਦ ਐ ਮੈਨੂੰ। ਠੀਕ ਆ।

ਏਦਾਂ ਈ ਗੇੜੀਆਂ-ਸ਼ੇੜੀਆਂ ਲਾਉਂਦਾ ਈ, ਸਹੀ ਰਹਿੰਦਾ ਬੰਦਾ ਘੰਮਦਾ-ਫਿਰਦਾ

ਕੋਈ ਨੀਂ ਕਰਲਿਓ ਜਦ ਮਰਜ਼ੀ। ਹਾਂ, ਕੋਈ ਨੀਂ ਮੈਂ ਆਪ, ਆਪ ਕਰੂੰਗੀ ਹੋਰ ਮੰਮੀ ਡੈਡੀ ਠੀਕ ਨੇ? ਹਾਂ-ਹਾਂ, ਸਾਰੇ ਠੀਕ ਆ, ਸਾਰੇ ਵਧੀਆ। ਮੰਮੀ ਮੇਰੀ ਆਂਦੀ ਕਿਸ ਦਿਨ ਹੋਜਾ ਕੋਈ ਗੱਲ ਨੀਂ। ਕਿੰਨਾ time ਹੋਗਿਆ ਨਾ। college time ਦੀ ਆਈ ਆਂ, ਓਦਾਂ ਵੀ। ਆਹੋ ਉਦੋਂ ਈ, ਤੂੰ ਆਈ ਆਂ। ਆਜਾਂਗੇ ਕਿਸੇ ਦਿਨ। ਇਥੇ ਆਂਦੇ ਰਹੀ ਦਾ ਧਾਰੀਵਾਲ ਪਰ ਅੱਛਾ। scooter ਤੇ ਆਂਦੀ?

ਹਾਂ, ਜਦੋਂ ਕੋਈ ਕੰਮ ਪੈ ਜਾਂਦਾ ਜ਼ਰੂਰੀ। ਫਿਰ ਜਾਣਾ ਤੇ ਪੈਂਦਾ ਈ ਆ।

ਹਾਂਜੀ ਮੈਂ Sunday ਤੋਂ Sunday ਚਰਚ ਜਾਣਾ ਹੁੰਦਾ। ਮੈਨੂੰ ਹੁਣ ਵੈਸੇ ਵੀ ਨੀਂ time ਲਗਦਾ। ਸਵੇਰੇ ਪੰਜ ਵਜੇ ਦੁਕਾਨ ਜਾਣਾ ਹੁੰਦਾ ਗਾ। ਫਿਰ ਰਾਤੀ ਨੌਂ ਵਜੇ ਵਾਪਸ ਜਾਈ ਦਾ ਵਾ। ਦੁਪਹਿਰ ਦੇ time ਕਿਤੇ ਘਰੇ ਚਲ ਗੇ। ਕਾਸ਼ੀ ਆਗਿਆ ਤੇ ਮੈਂ ਚਲੇ ਜਾਣਾ ਬਸ ਏਦਾ।

ਅੱਜ ਵੀ ਇੱਕ ਆਂਟੀ ਬੁਲਾਉਣ ਆਏ ਸੀ ਤੇ ਉਨ੍ਹਾਂ ਨੂੰ ਅਸੀਂ ਮਨਾ ਕਰਤਾ ਵੀ ਮੈਂ ਠੀਕ ਨਈਂ ਆਂ। ਉਹ ਠੀਕ ਹੋ ਜਾਣਾ ਵਾ। ਆਲੂ ਬੁ ਅਹ ਸੁੱਕਾ ਆਲੂ ਬੁਖਾਰਾ ਤੇ ਇਮਲੀ। ਸੁੱਕਾ ਆਲੂ ਬੁਖਾਰਾ ਤੇ ਇਮਲੀ। ਉਨ੍ਹਾਂ ਨੂੰ ਦੋਵਾਂ ਨੂੰ mix ਕਰਕੇ?

ਜਿੱਦਾਂ ਉਹ ਪੀ ਲਈਂ ਬਸ ਓਦਾਂ ਈ। ਖਾਲੀ ਪੇਟ